ਨਾਚ ਸੰਗੀਤ ਅਤੇ ਰੰਗਾਂ ਵਿੱਚ ਡੁੱਬ ਜਾਂਦੇ ਆ ਬੱਚੇ ਇਸ ਤਿਉਹਾਰ ਨੂੰ ਬੜੇ ਚਾਅ ਨਾਲ ਮਨਾਉਂਦੇ ਆ ਉਹ ਰੰਗਾਂ, ਪਾਣੀ ਦੇ ਗੁਬਾਰਿਆਂ, ਪਿਚਕਾਰੀਆਂ ਆਦਿ ਨਾਲ ਖੇਡ ਕੇ ਬਹੁਤ ਖ਼ੁਸ਼ ਹੁੰਦੇ ਹਨ ਹੋਲੀ ਵਾਲੇ ਦਿਨ ਚਾਰੋਂ ਤਰਫ਼ ਰੰਗਾਂ ਦੀ ਫੁਹਾਰ

ਇਹ ਤਿਉਹਾਰ ਰੰਗਾਂ ਦਾ ਤਿਉਹਾਰ ਹੋਣ ਕਰਕੇ ਮਨੁੱਖ ਦੇ ਹਿਰਦੇ ਵਿੱਚ ਖ਼ੁਸ਼ੀ ਦਾ ਰੰਗ ਭਰ ਦਿੰਦਾ ਹੈ ਹੋਲੀ ਦੇ ਦਿਨ ਲੋਕ ਪੁਰਾਣੀ ਕੜਵਾਹਟ ਨੂੰ ਭੁੱਲ ਕੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਦੋਸਤ ਬਣ ਜਾਂਦੇ ਹਨ।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 ਗਲੇ ਮਿਲਦੇ ਹਨ ਅਤੇ ਮਠਿਆਈਆਂ ਖਵਾਉਂਦੇ ਹਨ, ਇਸਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ ਇਹ ਤਿਉਹਾਰ

ਹੋਲੀ ਦਾ ਤਿਉਹਾਰ ਸਾਡੇ ਦੇਸ ਵਿੱਚ ਮਨਾਏ ਜਾਂਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ ਇਹ ਤਿਉਹਾਰ ਹਰ ਸਾਲ ਫੱਗਣ ਮਾਘ ਦੇ ਮਹੀਨੇ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ ਇਹ ਪਰਵ ਬਹੁਤ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਰੰਗਾਂ ਦਾ ਤਿਉਹਾਰ ਕਿਹਾ ਜਾਣਾ ਵਾਲਾ ਇਹ ਪਰਵ ਪਾਰੰਪਰਕ ਰੂਪ ਤੋਂ ਦੋ ਦਿਨ ਮਨਾਇਆ ਜਾਂਦਾ ਹੈ ਪਹਿਲੇ ਦਿਨ ਰਾਤ ਨੂੰ ਹੋਲਿਕਾ ਜਲਾਈ ਜਾਂਦੀ ਹੈ। ਜਿਸਨੂੰ ਹੋਲਿਕਾ ਦਹਨ ਵੀ ਕਹਿੰਦੇ ਹਨ ਦੂਜੇ ਦਿਨ ਲੋਕ ਰੰਗ, ਗੁਲਾਲ, ਪਾਣੀ ਦੇ ਗੁਬਾਰੇ ਇਤਆਦਿ ਨਾਲ ਹੋਲੀ ਦਾ ਇਹ ਤਿਉਹਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਆ, ਇਸ ਦਿਨ ਲੋਕ ਇੱਕ ਦੂਜੇ ਨੂੰ ਬੜੇ ਹੀ ਖ਼ੁਸ਼ੀ ਤੇ ਉਤਸ਼ਾਹ ਦੇ ਨਾਲ ਮਿਲਦੇ ਹਨ ਅਤੇ happy ਹੋਲੀ ਆਦਿ ਜਿਹੀਆਂ ਸ਼ੁਭਕਾਮਨਾਵਾਂ ਵੀ ਦਿੰਦੇ ਹਨ। ਹੋਲੀ ਦਾ ਇੱਕ ਪਰੰਪਰਾਗਤ ਆਰਮਜਿਆ ਪਿਛੋਕੜ ਹੈ ਇਸ ਤਿਉਹਾਰ ਨੂੰ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਿਆ ਗਿਆ ਹੈ, ਇਹ ਕਿਹਾ ਜਾਂਦਾ ਹੈ ਕਿ ਹਰਿਕਸ਼ਪ ਇੱਕ ਰਾਖਸਸ ਰਾਜਾ ਸੀ ਜੋ ਚਾਹੁੰਦਾ ਸੀ ਕਿ ਹਰ ਕੋਈ ਉਸਦੀ ਪੂਜਾ ਕਰੇ ਪਰ ਉਸਦਾ ਆਪਣਾ ਪੁੱਤਰ ਪ੍ਰਹਿਲਾਦ ਵਿਸ਼ਨੂੰ ਭਗਤ ਸੀ, ਉਸਨੇ ਆਪਣੇ ਪੁੱਤਰ ਨੂੰ ਮਰਵਾਉਣ ਲਈ ਆਪਣੀ ਭੈਣ ਹੋਲਿਕਾ ਨੂੰ ਆਦੇਸ਼ ਦਿੱਤਾ ਕਿ ਉਹ ਭਗਤ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਅੱਗ ਵਿੱਚ ਬੈਠ ਜਾਵੇ, ਹੋਲਿਕਾ ਨੂੰ ਇਹ ਵਰਦਾਨ ਪ੍ਰਾਪਤ ਸੀ ਕਿ ਅੱਗ ਵਿੱਚ ਪ੍ਰਵੇਸ਼ ਕਰਨ ਤੇ ਅੱਗ ਹੋਲਿਕਾ ਨੂੰ ਛੂਹ ਵੀ ਨਹੀਂ ਸਕਦੀ ਪਰ ਹੋਇਆ ਇਸਦਾ ਬਿਲਕੁਲ ਉਲਟ।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 ਪਕੌੜੇ ਅਤੇ ਭੰਗ ਦੀ ਠੰਢਿਆਈ ਦਾ ਸੇਵਨ ਕਰਕੇ ਭਗਵਾਨ ਸਿਵ ਦੀ ਆਰਾਧਨਾ ਕਰਦੇ ਹਨ, ਇਸ ਤਿਉਹਾਰ ਨੂੰ ਵੱਖ ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ਉੱਤਰ ਪ੍ਰਦੇਸ਼ ਵਿੱਚ ਇਸਨੂੰ ਫਾਗ ਜਾਂ ਫਾਗੂ

ਇਹ ਹਰ ਉਮਰ ਦੇ ਲੋਕਾਂ ਦਾ ਤਿਉਹਾਰ ਹੈ, ਇਸ ਦਿਨ ਕਈ ਰੰਗਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ ਲੋਕ ਇਸ ਰੰਗ ਨੂੰ ਪਿਸਤੋਲਾਂ ਜਾਂ ਪਿਚਕਾਰੀਆਂ ਆਦਿ ਵਿੱਚ ਭਰ ਕੇ ਇੱਕ ਦੂਜੇ ਉੱਤੇ ਸੁੱਟਦੇ ਹਨ ਕੁੱਝ ਲੋਕ ਆਪਣੇ ਹੱਥਾਂ ਦੀਆਂ ਮੁੱਠਾਂ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 ਨਾਚ ਸੰਗੀਤ ਅਤੇ ਰੰਗਾਂ ਵਿੱਚ ਡੁੱਬ ਜਾਂਦੇ ਹਨ ਬੱਚੇ ਇਸ ਤਿਉਹਾਰ ਨੂੰ ਬੜੇ ਚਾਅ ਨਾਲ ਮਨਾਉਂਦੇ ਆ ਉਹ ਰੰਗਾਂ, ਪਾਣੀ ਦੇ ਗੁਬਾਰਿਆਂ, ਪਿਚਕਾਰੀਆਂ ਆਦਿ ਨਾਲ ਖੇਡ ਕੇ ਬਹੁਤ ਖ਼ੁਸ਼ ਹੁੰਦੇ ਹਨ ਹੋਲੀ ਵਾਲੇ ਦਿਨ ਚਾਰੋਂ ਤਰਫ਼ ਰੰਗਾਂ ਦੀ ਫੁਹਾਰ

ਇਹ ਤਿਉਹਾਰ ਰੰਗਾਂ ਦਾ ਤਿਉਹਾਰ ਹੋਣ ਕਰਕੇ ਮਨੁੱਖ ਦੇ ਹਿਰਦੇ ਵਿੱਚ ਖ਼ੁਸ਼ੀ ਦਾ ਰੰਗ ਭਰ ਦਿੰਦਾ ਹੈ ਹੋਲੀ ਦੇ ਦਿਨ ਲੋਕ ਪੁਰਾਣੀ ਕੜਵਾਹਟ ਨੂੰ ਭੁੱਲ ਕੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਦੋਸਤ ਬਣ ਜਾਂਦੇ ਹਨ।

ਗਲੇ ਮਿਲਦੇ ਹਨ ਅਤੇ ਮਠਿਆਈਆਂ ਖਵਾਉਂਦੇ ਹਨ, ਇਸਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ ਇਹ ਤਿਉਹਾਰ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 ਹੋਲੀ ਦਾ ਤਿਉਹਾਰ ਸਾਡੇ ਦੇਸ ਵਿੱਚ ਮਨਾਏ ਜਾਂਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ ਇਹ ਤਿਉਹਾਰ ਹਰ ਸਾਲ ਫੱਗਣ ਮਾਘ ਦੇ ਮਹੀਨੇ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ ਇਹ ਪਰਵ ਬਹੁਤ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਰੰਗਾਂ ਦਾ ਤਿਉਹਾਰ ਕਿਹਾ ਜਾਣਾ ਵਾਲਾ ਇਹ ਪਰਵ ਪਾਰੰਪਰਕ ਰੂਪ ਤੋਂ ਦੋ ਦਿਨ ਮਨਾਇਆ ਜਾਂਦਾ ਹੈ, ਪਹਿਲੇ ਦਿਨ ਰਾਤ ਨੂੰ ਹੋਲਿਕਾ ਜਲਾਈ ਜਾਂਦੀ ਹੈ। ਜਿਸਨੂੰ ਹੋਲਿਕਾ ਦਹਨ ਵੀ ਕਹਿੰਦੇ ਹਨ, ਦੂਜੇ ਦਿਨ ਲੋਕ ਰੰਗ, ਗੁਲਾਲ, ਪਾਣੀ ਦੇ ਗੁਬਾਰੇ ਇਤਆਦਿ ਨਾਲ ਹੋਲੀ ਦਾ ਇਹ ਤਿਉਹਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਆ, ਇਸ ਦਿਨ ਲੋਕ ਇੱਕ ਦੂਜੇ ਨੂੰ ਬੜੇ ਹੀ ਖ਼ੁਸ਼ੀ ਤੇ ਉਤਸ਼ਾਹ ਦੇ ਨਾਲ ਮਿਲਦੇ ਹਨ ਅਤੇ happy ਹੋਲੀ ਆਦਿ ਜਿਹੀਆਂ ਸ਼ੁਭਕਾਮਨਾਵਾਂ ਵੀ ਦਿੰਦੇ ਹਨ। ਹੋਲੀ ਦਾ ਇੱਕ ਪਰੰਪਰਾਗਤ ਆਰਮਜਿਆ ਪਿਛੋਕੜ ਹੈ ਇਸ ਤਿਉਹਾਰ ਨੂੰ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਿਆ ਗਿਆ ਹੈ, ਇਹ ਕਿਹਾ ਜਾਂਦਾ ਹੈ ਕਿ ਹਰਿਕਸ਼ਪ ਇੱਕ ਰਾਖਸਸ ਰਾਜਾ ਸੀ ਜੋ ਚਾਹੁੰਦਾ ਸੀ ਕਿ ਹਰ ਕੋਈ ਉਸਦੀ ਪੂਜਾ ਕਰੇ ਪਰ ਉਸਦਾ ਆਪਣਾ ਪੁੱਤਰ ਪ੍ਰਹਿਲਾਦ ਵਿਸ਼ਨੂੰ ਭਗਤ ਸੀ, ਉਸਨੇ ਆਪਣੇ ਪੁੱਤਰ ਨੂੰ ਮਰਵਾਉਣ ਲਈ ਆਪਣੀ ਭੈਣ ਹੋਲਿਕਾ ਨੂੰ ਆਦੇਸ਼ ਦਿੱਤਾ ਕਿ ਉਹ ਭਗਤ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਅੱਗ ਵਿੱਚ ਬੈਠ ਜਾਵੇ, ਹੋਲਿਕਾ ਨੂੰ ਇਹ ਵਰਦਾਨ ਪ੍ਰਾਪਤ ਸੀ ਕਿ ਅੱਗ ਵਿੱਚ ਪ੍ਰਵੇਸ਼ ਕਰਨ ਤੇ ਅੱਗ ਹੋਲਿਕਾ ਨੂੰ ਛੂਹ ਵੀ ਨਹੀਂ ਸਕਦੀ ਪਰ ਹੋਇਆ ਇਸਦਾ ਬਿਲਕੁਲ ਉਲਟ।

ਪਕੌੜੇ ਅਤੇ ਭੰਗ ਦੀ ਠੰਢਿਆਈ ਦਾ ਸੇਵਨ ਕਰਕੇ ਭਗਵਾਨ ਸਿਵ ਦੀ ਆਰਾਧਨਾ ਕਰਦੇ ਹਨ ਇਸ ਤਿਉਹਾਰ ਨੂੰ ਵੱਖ ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ਉੱਤਰ ਪ੍ਰਦੇਸ਼ ਵਿੱਚ ਇਸਨੂੰ ਫਾਗ ਜਾਂ ਫਾਗੂ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 ਇਹ ਹਰ ਉਮਰ ਦੇ ਲੋਕਾਂ Hello Hello ਹਾਂਜ਼ੀ। ਹਾਂ ਡਾਹ ਲਿਆ ਮੱਝ ਨੂੰ ਪਾਣੀ ਪੁਣੀ। ਹਾਂ ਪਾਣੀ ਡਾਹ ਆਈ।

ਪਾਣੀ ਡਾਹ ਕੇ ਤੇ ਹੁਣੇ ਜਿਹੀ ਆਈ ਹੀ ਅੰਦਰ।

ਹਾਂਜ਼ੀ ਪਾਣੀ ਪੁਣੀ ਡਾਹ ਕੇ ਤੇ ਅੰਦਰ ਆਈ ਹੈ ਅਜੇ ਆ ਕੇ ਬਹਿ ਗਈ ਹੈ। ਬਾਬਾ ਬਾਬਾ ਪਤੀ ਨਹੀਂ ਕੀ announcement ਕਰਨ ਦਿਆ ਵਾ। ਗੁਰਦੁਆਰੇ announcement ਹੋਣ ਦੀ ਹੈ ਕੋਈ ਬਾਬੇ ਦੀ ਪਤਾ ਨਹੀਂ ਕੀ ਕਹੀ ਤੇ ਹੋਰ ਕੀ ਕਰਨ ਦੇ ਤੁਸੀਂ? ਮੈਂ ਬਸ।

ਨਹੀਂ ਨਹੀਂ ਮੈਨੂੰ ਸੋਣ ਦੇਣਾ .

ਚੱਲ ਵਧੀਆ ਵਧੀਆ ਵਧੀਆ। ਉਹ announcement ਹੋਣ ਦੀ ਹੈ ਉਹੀ ਹੋਣੀ ਹੈ ਕਾਪੀਆਂ ਜਿਹੜੀਆਂ ਹੀ ਨਾ ਬੜੀਆਂ ਹੀ ਕਾਪੀ। ਅੱਛਾ ਅੱਛਾ cylinder ਆਲੀਆਂ। ਹਾਂ ਬਾਹਰ ਇੱਥੇ ਆ ਜਾਂਦੀ ਹੈ। cylinder ਵਾਲੀ ਅੱਛਾ ਅੱਛਾ cylinder ਆਈਆਂ ਨੇ। ਆਹ cylinder ਦੀਆਂ ਗੱਡੀਆਂ ਵੱਡੀਆਂ ਹੱਸਣ ਲੱਗ ਪਈ ਉਹ ਸਮਝ।

change ਹੋ ਗਈਆਂ ਤੇ ਉੱਥੇ ਉਹ ਜਾ ਕੇ ਤੇ ਉਹ ਸਾਡੀ ਕਾਪੀ ਕਿਹੜੀ ਹੈ ਉਹ ਸਾਨੂੰ ਪੁੱਛਣ ਦੀ ਕਾਪੀ ਨਵੀਂ ਬਣੇਗੀ। ਹਾ ਠੀਕ ਹੈ ਚੱਲ ਕੋਈ ਨਹੀਂ ਇੱਦਾਂ ਹੀ ਹੈ ਨਾ ਆਪਣੀ ਵੀ ਕਾਪੀ ਕਰਵਾ ਲਉ ਨਾ ਤੁਸੀਂ ਸਾਡੀ ਤਾਂ ਉੱਥੋਂ ਦੀ ਹੈ ਧਾਰੀਵਾਲ ਦੇ ਲਾਗੇ ਦੀ। ਹਾਂ ਸਾਡੀ ਵੀ ਉੱਥੋਂ ਦੀ ਦੀ ਹੈ ਤੇ ਉਹ ਕਰਾਉਣੀ ਪੈਣੀ ਹੈ ਆਪਣੀ ਵੀ ਜਦੋਂ ਕਰਾਵਾਂਗੇ ਹਮ ਚੱਲ ਕੋਈ ਨਹੀਂ ਕਰਵਾ ਲਉ ਤੁਸੀਂ ਤੇ ਨਾਲੇ ਕੀ ਉਹਦਾ ਨਾਮ ਸੀ ਗਏ ਹੀ ਰਾਣਾ ਦਿਆ ਹੀ ਤੂੜੀ ਤਾੜੀ ਇਸ ਵਾਰੀ ਕਰਨ ਉਹਨੇ ਐਤਕਾ ਬਾਈ ਟਰਾਲੀਆਂ ਬਣਾਈਆਂਂ ਹੀ ਤੂੜੀ।

ਤੇ ਚਾਚੇ ਦਾ ਕੀ ਪਤਾ ਲੱਗਾ ਕੁੱਝ? ਕਹਿੰਦਾ ਹੀ ਪਿਛਲੀ ਵਰਾਂ ਥੋੜੀ ਹੀ ਚਾਚੇ ਦਾ ਨਹੀਂ ਅਜੇ ਪਤਾ ਲ਼ੱਗਾ ਨਹੀਂ ਨਹੀਂ ਮੈਨੂੰ ਨਹੀਂ ਅਜੇ ਨਹੀਂ ਪਤਾ ਲ਼ੱਗਾ ਪੁੱਛਿਆ ਨਹੀਂ।

ਆਹੋ ਵਕੀਲ ਨੇ ਪਤਾ ਨਹੀਂ ਕੀ ਕਿਹਾ ਵਾ ਉਹ ਵਿਚਾਰੇ ਉਂਦੇ ਨਾਲ ਕੋਈ ਜਾਵੇ ਤੇ ਫਿਰ ਹੁੰਦਾ ਵਾ ਰਾਣੇ ਨੂੰ ਮੈਂ ਕਿਹਾ ਹੀ ਤੂੰ ਜਾਇਆ ਕਰ ਨਾਲ। ਆਹੋ ਇੱਥੇ ਆਪਣਾ ਕੰਮ ਸਗੋਂ ਭੰਨਦੇ ਹੈ ਬੰਦਾ ਇੱਕ ਦਿਨ ਪਹਿਲਾ ਕੰਮ ਕਰਲੇ ਬਈ ਪਤਾ ਵੀ ਸਵੇਰੇ ਜਾਣਾ ਬਈ। ਆਹੋ ਚੱਲ ਇਹ ਹੈ ਵੀ ਉੱਥੇ ਸਾਰੀ ਦਿਹਾੜੀ ਲੰਘ ਜਾਂਦੀ ਹੈ ਤੁਹਾਨੂੰ ਪਤਾ ਵਕੀਲ ਵਾਲਾ ਕੰਮ ਬੜਾ ਅੋਖਾ ਹੁੰਦਾ ਵਾ। ਆਹੋ ਉੱਥੇ ਰਹਿਣਾ ਪੈਂਦਾ . ਆਹੋ ਇੱਥਾਂ ਹੀ ਹੈ ਕਿ ਸਾਰੀ ਦਿਹਾੜੀ ਲੰਘ ਜਾਂਦੀ ਹੈ। ਆਹੋ ਇਹ ਕੰੰਮ ਹੀ ਸਾਰਾ ਅੱਜ ਫਿਰ ਵੀ ਉੱਥੇ ਆ ਗਿਆ ਹੀ।

ਹਾਂ ਆਹੋ ਪੈਲੀ ਵੀ ਕਰੋੜ ਰੁਪਈਏ ਦੀ ਪੈਲੀ ਹੈ। ਹਾਂ ਇੱਦਾਂ ਹੀ ਹੈ ਕ। ਹਾਂ ਤੇ ਰਾਣੇ ਨੂੰ ਹੀ ਮਿਲਣੀ ਹੈ ਫਿਰ ਉਹ ਜਾਣਾ ਚਾਹੀਦਾ ਸਗੋਂ ਰਾਣੇ ਨੂੰ। ਆਹੋ ਰਾਣਾ ਜਾਉਗਾ ਵੇਖੋ ਹੁਣ ਜਾਂਦਾ ਕਿ ਨਹੀਂ ਜਾਂਦਾ ਜਦੋਂ ਵੀ ਜਾਂਦਾ ਹੀ ਉਹ ਵਿਚਾਰਾ ਕਦੀ ਬਰਗਰ ਲੈ ਆਇਆ ਕਦੀ ਕੁੱਝ ਲੈ ਆਇਆ ਵੰਨ ਸੁਵੰਨੀਆਂ ਚੀਜ਼ਾਂ ਲਿਆਉਂਦਾ ਹੀ ਉਹ। ਹਾਂ ਉਹ ਉਸ ਦਿਨ ਇੱਥੇ ਆਇਆ ਹੀ ਤੇ ਉਹ ਵਾਸਤੇ ਕੇਲੇ ਲੈਣੇ ਹੈ ਮੈਂ ਕਿਹਾ ਚੱਲ ਰਹਿਣ ਦੇ ਕੇਲੇ ਨਹੀਂ ਲੈਣੇ ਹੈ।

ਉਹ ਨਹੀਂ ਨਹੀਂ ਬੜੇ ਕੇਲੇ ਹੀ ਅੰਗੂਰ ਵੀ ਬਦੋ ਬਦੀ ਕਿਲੋ ਕਰਾ ਲਏ। ਉਸ ਦਿਨ ਮੱਸਿਆ ਹੀ ਨਾ ਮੱਸਿਆ ਬੜੀ ਲੱਗੀ ਦੀ ਹੀ। ਆਹੋ ਮੁੜ ਕੇ ਅੰਗੂਰ ਪਾ ਕੇ ਤੇ ਫਿਰ ਆਖੇ ਸੇਬ ਵੀ ਲੈ ਲਈਏ ਮੈਂ ਕਿਹਾ ਇਂਨੀਆਂ ਚੀਜ਼ਾਂ ਬਾਪੂ ਨਹੀਂ ਲੈਣੀਆਂ ਬੜੀਆਂ ਨੇ ਦੋ ਚੀਜ਼ਾਂ ਬੜੀਆਂ ਨੇ।

ਅਸੀਂ ਦੋਨੇ ਚੱਲ ਗਏ ਉੱਥੇ ਗੁਰਦੁਆਰੇ ਮੈਂ ਕਿਹਾ ਮੱਥਾ ਟੇਕ ਕੇ ਆਈਏ ਅੱਜ ਮੱਸਿਆ ਹੈ।

ਉੱਥੇ ਚੱਲ ਗਿਆ ਮੇਰੇ ਨਾਲ ਉੱਥੇ ਜਾ ਕੇ ਮੱਥਾ ਮੁੱਥਾ ਟੇਕਿਆ ਫਿਰ ਪੁੱਛੇ।

ਆਹੋ ਪਕੋੜਿਆਂ ਦਾ ਵੀ ਲੰਗਰ ਹੀ ਬਰੈਡ ਦੇ ਪਕੋੜੇ ਹੀ ਗੇ। ਆਹੋ ਤੇ ਅਸੀਂ ਲੇਟ ਗਏ ਹੀ ਨਾ ਅਸੀਂ ਤੇ ਦੋ ਵਜ ਗਏ ਹੀ ਸਾਨੂੰ ਤੇ। ਅੱਛਾ ਦੋ ਵਜੇ ਖਤਮ ਹੋ ਜਾਂਦਾ ਨਾ ਤੁਸੀਂ ਫਿਰ ਜਿਆਦਾ ਟਾਇਮ ਲੱਗ ਗਿਆ ਨਾ ਤੁਹਾਡਾ। ਉੱਥੇ ਫਿਰ ਟਾਇਮ ਜਿਆਦਾ ਲੱਗ ਗਿਆ ਨਾ ਗੁਰਦਾਸਪੁਰ। ਆਹੋ ਹੋਰ। ਹੋਰ ਠੀਕ ਵਧੀਆ ਮੈਂ ਤੇ ਜਸ਼ਨ ਦਾ ਫੋਨ ਆਇਆ?

ਆਹੋ ਤੇ ਕਰਦਾ ਹਾਂ ਉਹਨਾਂ ਨੂੰ ਫੋਨ ਭਲਾ . ਆਹ ਸ਼ਾਮਾਂ ਨੂੰ ਕਰਿਉ ਤੁਸੀਂ ਫੋਨ।

ਹਾਂਜ਼ੀ ਉਸ ਦਿਨ ਗਿਆ ਹੀ ਛੱਡਣ ਗਿਆ ਹੀ ਤੇ ਸਾਰਾ ਭਿੱਜ ਗਿਆ ਹੀ ਬੜਾ ਭਿੱਜਾ ਹੀ ਤੇ। ਆਹੋ ਮੀਂਹ ਤੇ ਜਾਂਦਾ ਇੱਕ ਦਿਨ ਛੱਡ ਕੇ ਅਗਲੇ ਦਿਨ ਮੀਂਹ ਆ ਜਾਂਦਾ ਸ਼ਾਮ ਨੂੰ ਤੇ ਵੈਸੇ ਬਦਲ ਹੋ ਜਾਂਦਾ ਹੈ ਨਾ। ਹਾਂਜ਼ੀ ਨਾਲੇ ਉਹ ਪਤਾ ਕੀ ਹੈ ਇਹ ਭਿੱਜਦੇ ਉਹ ਵੀ ਦੋਣੇ ਜਣੇ ਗਏ ਤੇ ਇਹ ਵੀ ਭਿੱਜਦਾ ਗਿਆ ਤੇ ਇਹ ਭਿੱਜਦਾ ਵਾਪਸ ਵੀ ਆਇਆ ਤੇ ਮੈਂ ਕਿਹਾ ਮੁੰਡੇ ਨੇ ਭਾਵੇਂ ਠੰਡ ਲਵਾ ਲਈ ਹੋਵੇ ਇਹ ਤੈਨੂੰ ਪਤਾ ਨਿਕਰ ਬਨੈਣ ਪਾ ਕੇ ਗਿਆ ਹੀ। ਇੱਦਾਂ ਹੀ ਹੈ ਉਹਨੂੰ ਆਖੀ ਦਾ ਆਹ ਚੀਜ਼ ਪਾ ਲਾ ਤੇ ਉਹ ਆਂਦਾ ਨਹੀਂ ਇਹੋ ਪਾਉਣੀ ਹੈ। ਉਹ ਪੈਂਟ ਕਮੀਜ ਕੱਢੀ ਹੀ ਤੇ ਕਹਿੰਦਾ ਨਹੀਂ ਪਾਉਣੀ।

ਮਰਜੀ ਦਾ ਮਾਲਕ ਹੈ ਉਹ ਵੀ ਨਿਆਣਾ ਜਿਹਾ ਮਾਲਕ ਮਰਜੀ ਦਾ ਹੀ ਹੈ। ਹਾਂ ਜਿਹੜੀ ਚੀਜ਼ ਇੱਕ ਵਾਰੀ ਪਾ ਦਿੰਦੇ ਹੈ ਵੀ ਆਹ ਨਹੀਂ ਦੱਸਣਾ ਉਹਨੇ ਉਹੀ ਚੀਜ਼ ਦੱਸਣੀ ਹੈ।

ਜਿਹੜੇ ਕੰਮ ਤੋਂ ਡਕਾਂਗੇ ਨਾ ਉਹ ਕੰਮ ਕਰਨਾ ਹੀ ਕਰਨਾ ਹੈ।

ਹਾਂ। ਮੈਂ ਪੁੱਛਿਆ ਹੀ ਮੰਗੇ ਨੂੰ ਪੁੱਛਿਆ ਹੀ ਕਹਿੰਦਾ ਵੀ ਉਹ ਨਿਆਣੇ ਨਿੱਕੇ ਨਿੱਕੇ ਤੇ ਉੱਥੇ ਕਹਿੰਦਾ ਖੇਡਦਾ ਰਹਿੰਦਾ ਵਾ।

ਆਹੋ ਕੁੜੀ ਨੇ ਨਾ ਉਹ ਜਿਹੜੀ ਕੁੜੀ ਦਾ ਵਿਆਹ ਵਾ ਉਹਨੇ ਲਹਿੰਗਾ ਕਰਵਾਇਆ ਵਾ ਤੇ ਲਹਿੰਗੇ ਨੀ ਕੀ ਉਹਦਾ ਨਾਂ ਏ। ਕਹਿੰਦੇ ਉਹ ਪੈਸੇ ਬੜੇ ਮੰਗਦੇ ਨੇ ਪੰਜ ਹਜਾਰ ਖਰੇ ਕਹਿਣ ਦੇ ਕਿ ਦਸ ਹਜਾਰ ਕਹਿਣ ਦੇ ਦਸ ਹਜਾਰ ਰੁਪਿਆ ਕਹਿਣ ਦੇ ਹੈ।

ਇੰਨੇ ਦਾ ਤੇ ਲਹਿੰਗਾ ਨਵਾਂ ਸਿਤਾ ਜਾਂਦਾ।

parlour ਵਾਲੀ ਕੀਤੀ ਹੈ ਤੇ ਪੰਜ ਹਜਾਰ ਦੀ parlor ਵਾਲੀ ਕੀਤੀ ਹੈ। ਉੱਧਰ ਦੇ ਲੋਕਾਂ ਨੂੰ ਪਤਾ ਨਹੀਂ ਹੈ .

ਹੈ ਨੀ ਉਹਨਾਂ ਨੂੰ ਪਤਾ ਰਾਣੀ ਰਾਣੀ ਵਿਚਾਰੀ ਹੈ ਉਹ ਇੱਕਲੀ ਰਾਣੀ ਹੈ ਕਦੀ ਕੋਈ ਕੰਮ ਕਰ ਤੇ ਕਦੀ ਕੋਈ ਤੈਨੂੰ ਪਤਾ ਹੀ ਆ ਕਿੰਨੇ ਕੰਮ ਕਰਦੀ ਮਹਿਲਾ ਮੰਡਲ ਦੀ ਵੀ ਪ੍ਰਧਾਨ ਬਣੀ ਹੈ। ਆਹੋ ਉੱਧਰ ਚੋਲ ਹੀ ਚੱਲਦੇ ਹੈ ਜਿਆਦੇ। ਹਾਂਜ਼ੀ ਹਾਂਜੀ ਹੈ ਹੀ ਚੋਲ ਹੈ ਉੱਧਰ।

ਆਹੋ ਵੱਡੀ ਨੇ ਨੀ ਹੀ ਦੇ ਤੇ ਹੀ ਬਾਸਮਤੀ ਦੇ। ਬਾਸਮਤੀ ਦੇ ਚੋਲ ਕਲੇ ਹੈ ਹਨਾਂ। ਵੀਹ ਕਿਲੋ ਬਾਸਮਤੀ ਦੇ ਚੋਲ ਕਲੇ ਹੈ। ਆਹੋ ਤੇ ਉਹ ਤੇ ਦੂਜੇ ਖਾਈ ਜਾਂਦੇ ਹੈੈ ਪਰਮਲ ਦੇ ਚੋਲ ਹੁੰਦੇ ਹੈ ਉਹ ਬਣਾ ਬਣਾ ਕੇ ਤੇ ਚੱਲ ਪਾ ਪਾ ਥਾਲੇ ਭਰ ਭਰ ਖਾਈ ਜਾਂਦੇ ਹੈ ਆਹੋ ਮਾਣੀ ਬਣਾਉਂਦੇ ਨੇ ਤੇ ਛੋਲਿਆਂ ਦੀ ਦਾਲ ਬਣਾਉਂਦੇ ਨੇ ਖਰੇ।

ਆਹੋ ਵਧੀਆ ਨੇ ਚੱਲੋ ਸੋਹਣਾ ਪ੍ਰੋਗਰਾਮ ਚੱਲੋ ਕਰਦੇ ਨੇ ਜਿੰਨੇ ਯੋਗੇ ਵਿਚਾਰੇ ਹੈ ਗੇ ਨੇ। ਸਾਡੇ ਇੱਧਰ ਫੁਲਕੇ ਵੀ ਨਾਲ ਹੁੰਦੇ ਹੈ ਇਹੋ ਜਿਹੀ ਚੀਜ਼ ਹੁੰਦੀ ਹੈ ਤੇ ਉਹ ਵਿਚਾਰੇ ਚੋਲ ਉਹਨਾਂ ਦੇ ਚੋਲ ਖਾਂਦੇ ਹੈ ਉਹ ਪੰਸਦ ਹੀ ਚੋਲ ਜਿਆਦਾ ਕਰਦੇ ਹੈ ਮਾਣੀ ਮੁਣੀ ਹੁੰਦੀ ਹੈ। ਚੋਲ ਹੀ ਜਿਆਦਾ ਪਸੰਦ ਕਰਦੇ ਨੇ ਉੱਧਰ ਦੇ ਲੋਕ ਚੋਲ ਹੀ ਜਿਆਦਾ ਖਾਂਦੇ ਨੇ ਮਾਣੀ ਤੇ ਚੋਲ ਬੜੀ ਪਸੰਦ ਕਰਦੇ ਤੇ ਮਿਰਚ ਤੇਜ ਹੋਏ ਫਿਰ।

ਬਰਾਤ ਰਾਤ ਨੂੰ ਆਉਂਦੀ ਹੈ।

ਮੈਂ ਤੇ ਸਾਰੀ ਰਾਤ ਚੱਲਦਾ ਰਹਿੰਦਾ ਕੰਮ ਖਾਣ ਪੀਣ ਦਾ ਹੀ। ਆਹੋ ਸਾਰੀ ਰਾਤ ਹੀ ਕਹਿੰਦੇ ਇਹੋ ਕੰਮ ਚੱਲਦਾ ਰਹਿੰਦਾ ਵਾ। ਖਾ ਕੇ ਤਿੰਨ ਚਾਰ ਵੱਜਦੇ ਹੈ ਉਦੋਂ ਫਿਰ ਲਾਂਵਾ ਸੁਰੂ ਕਰਦੇ ਹੈ ਜਿਹੜੇ ਆਪਣੇ ਉਹਨਾਂ ਦੇ ਵਿਚਿਤਰਾਂ ਦਾ ਉਹਨਾਂ ਦਾ

ਆਹੋ ਇਦਾਂ ਹੀ ਹੈ ਕਿ।

ਆਹੋ ਉਹ ਕਾਕੇ ਦਾ ਨਹੀਂ ਹੀ accident ਹੋ ਗਿਆ ਲੁਧਿਆਣੇ ਵਾਲੇ ਦਾ। ਆਹੋ ਲੰਮੇ ਪਿਆ ਹੀ ਤੇ ਮੁੰਡਾ ਦੂਜਾ ਚਲਾਉਣ ਦਿਆ ਹੀ ਤੇ ਇਹ ਮਗਰ ਲੰਮੇ ਪਿਆ ਹੀ। ਆਹੋ ਵਿਚਾਰਾ ਲੰਮੇ ਪਿਆ ਹੀ ਇੱਥੇ ਜਲੰਧਰ ਲਾਗੇ ਹੀ ਹੋਇਆ accident ਤੇ।

ਆਹੋ ਕਰਤਾਰਪੁਰ ਹੋਇਆ ਹੀ।

ਉਹਦਾ ਕੁੱਝ ਨਹੀਂ ਬਣਿਆ ਵਿਚਾਰੇ ਦਾ ਨਾ ਉਹਦੇ ਟੱਬਰ ਨੂੰ ਕੁੱਝ ਦਿੱਤਾ ਨਾ ਕੁੱਝ ਕੋਈ ਪੈਸਾ ਧੇਲਾ ਨਹੀਂ ਦਿੱਤਾ ਉਹਦੇ ਟੱਬਰ ਨੂ ਦੋ ਮੁੰਡੇ ਹੈ ਉਹਦੇ ਦੋ ਮਹੀਨਿਆਂ ਬਾਅਦ ਵਹੁਟੀ ਵੀ ਛੱਡ ਕੇ ਚੱਲ ਗਈ ਹੈ ਨਿਆਣੇ ਮਾਂ ਕੋਲ ਹੈ। ਆਹੋ ਤੇ ਪਹਿਲਾਂ ਕਹਿੰਦੇ ਹੀ ਉਹ ਦੇਣਗੇ ਉਹ ਕਹਿੰਦਾ ਮੇਰਾ ਮਾਲਕ ਮੰਨਦਾ ਨਹੀਂ ਪਿਆ। ਆਹੋ ਮੁੜ ਕੇ ਮਾਲਕ ਨੇ ਕੁੱਝ ਵੀ ਨਹੀਂ ਦਿੱਤਾ ਤੇ ਵਹੁਟੀ ਵੀ ਚੱਲ ਗਈ ਹੈ ਆਪਣੇ ਉਹਨੇ ਵਿਆਹ ਕਰਵਾ ਲਿਆ ਵਾ ਤੇ ਮੁੰਡੇ ਦਾਦੀ ਕੋਲ ਹੈ ਤੇ ਦਾਦੀ ਵਿਚਾਰੀ ਤਰਲੇ ਲੈਂਦੀ ਹੈ ਬੜਾ ਦਿਲ ਨੂੰ ਦੁੱਖ ਹੁੰਦਾ ਵਾ।

ਕੰਮ ਤਾਂ ਨਹੀਂ ਰਹਿੰਦਾ ਕੋਈ ਤੈਨੂੰ ਹੁਣ।

ਮੈਂ ਬੋਕਰ ਫੇਰਨਾ।

ਤੂੰ phone ਬੜੀ ਦੇਰ ਬਾਅਦ ਕੀਤਾ। ਏਦਾਂ ਹੀ ਬੈਠੀ ਗੱਲ ਹੋ ਗਈ ਕੋਈ ਤੇ ਚੱਲ,

ਏਦਾਂ ਹੀ ਬੈਠੀ। ਹੋਰ ਫਿਰ? ਹੁਣ ਛੋਲਾਂ ਮਿੰਟ ਗੱਲ ਕਰਨੀ ਆਂ ਮੇਰੇ ਨਾਲ।

ਪਿੱਛਲੀ ਚੌਦਾਂ ਮਿੰਟ ਸੀਗਾ, ਪਿੱਛਲੀ ਜਿਹੜੀ ਛੇ ਛੇ ਮਿੰਟ ਹੋਈ ਨਾ ਉਹਦੇ ਚ add ਕਰਨੀ ਅੱਛਾ ਤੇ ਉਹਦੇ ਨਾਲ ਕੀ ਹੋਣਾ। ਕੁਛ ਨੀ ਹੋਰ ਸੁਣਾ। ਹੋਰ ਬਸ ਵਧੀਆ ਤੂੰ ਸੁਣਾ। ਵਧੀਆ ਬਸ।

ਘਰੇ ਕੀ

ਘਰੇ ਠੀਕ ਠਾਕ ਆ, ਤੂੰ ਦੱਸ ਆਪਣੇ ਘਰੇ ਠੀਕ ਠਾਕ ਸਾਰੇ। ਹਮ ਸਾਡੇ ਘਰੇ ਵੀ ਠੀਕ ਠਾਕ।

ਹੈਂ।

ਵਧੀਆ ਵਾ ਤੂੰ ਦੱਸ?